ਗਾਈ ਕਹਿੰਦੀ ਮੈਨੂੰ ਰੋਟੀ ਦੇਦੋ ਹੁ

ਏ ਗਾਈ ਚਲ ਉਪਰ ਅਸੀਂ ਤੇਨੂੰ ਰੋਟੀ ਨਹੀਂ ਦੇਣੀ ਬਿਲਕੁਲ ਵੀ

ਏਹ ਵੀ ਆਲੇ ਦੁਆਲੇ ਘੁੰਮੀ ਜਾਂਦੀਆਂ ਆਪਣਾ ਢਿਡ ਪੂਰਾ ਕਰੀ ਜਾਂਦੀ ਆ ਵਿਚਾਰਿਆਂ

ਉਹ ਹੀ ਆਪਣਾ quota ਪੂਰਾ ਕਰੀ ਜਾਂਦੀਆਂ ਬੇਚਾਰਿਆਂ

ਹੋਰ

ਹੋਰ ਕੁਛ ਹੋਵੇ ਨਾ ਹੋਵੇ ਇਨ ਤੇ

ਏਹ ਨਹੀ ਪਤਾ business ਚਲੇਆ ਵਾ

ਹੋਰ ਹੋਰ ਉਹ ਕਾਲੋਂ ਆਪਣਾ ਸ਼ਿਕਾਰ ਲਭੇਦਾ ਕੋਈ ਉਹ ਆਜੋ ਕੇ ਕੌਣ ਕਾਲੂ ਉਹ ਘੁੰਮੇਂਦਾ

ਏਹੀ ਜੇ ਮਿੰਟੂ ਭਾਜੀ ਖੜੇ ਹੋਏ ਨੇ ਸਾਹਮਣੇ ਉਹ ਦੇਖਦਾ ਹੋਣਾ ਬਈ ਇਹ ਕਿਆ ਕਰੇਆ ਕਰਦਿਆਂ ਦੋਨੋਂ ਜਣੀਆਂ ਆਹੋ ਕੇ ਕਿਆ ਲਗੀਆਂ ਹੋਈਆਂ ਕਰਨ ਇਹੇ ਦੋਨੇ ਜਾਣੀਆਂ phone ਪਰ ਲਗਿਆ ਮੈਂ ਕਿਆ ਗਲ ਉਹਨੇ ਕਹਿਣਾ ਲਗੀਆਂ ਵੀ ਏਹ ਨੂੰ phone ਪਰ ਲਗੀਆਂ ਵੀ ਏਹ ਅਲਗ ਲਗ ਹੈ

ਲੋਕਾਂ ਨੇ ਕਹਿਣਾ ਖਰੇ ਇਨ੍ਹਾਂ ਨੂੰ ਕਿਆ ਹੋਇਆ ਉਹਦੀਆਂ ਬਾਜ਼ ਗਿਆਂ

ਉਹ ਗਾਈ ਘੇਰ ਲਈ ਉਹਨਾਂ ਨੇ

ਗਾਈ ਘੇਰ ਲਈ ਮੈਂ ਕਿਹਾ ਉਹਨਾਂ ਨੇ

ਗਾਈਆਂ ਦੀਆਂ ਵਿਚਾਰੀਆਂ ਦੀਆਂ ਇਕ ਵਕਤ ਹੀ ਆਉਂਦੀਆਂ

ਹੋਰ ਕਿਆ ਹੋਰ ਹੋਰ ਕੋਈ ਗਲ ਬਾਤ ਨਹੀਂ

ਅਛਾ ਏਨਾਂ ਤੇ ਆਜਾ ਕੋਈ ਨਾ ਤੁਸੀ ਦੋਨੋ ਜਾਣੇ ਲੜ ਪਏ ਹੋ

ਅਜ ਤੁਸੀਂ ਦੋਨੋਂ ਜਣੇ ਲੜ ਪਏ ਦੇ

ਲੜਾਈ ਹੋ ਗਈ ਸਿੱਧੀ ਖੁਰਪੀਉ ਹੀ ਮਾਰੀ ਚੁਕ ਕੇ

ਗੁਸਾ ਆ ਗਿਆ ਸੀ ਮੈਨੂੰ

ਉਹ ਕਾਹ ਤੇ ਇਵੇਂ ਹੀ ਪੰਗੇ ਲੈ ਲਏ ਮੇਰੇ ਨਾਲ free ਦੇ ਆਕੇ

ਚਗੀ ਭਲੀ ਨਾਲ ਪੰਗਾ ਲਿਆ ਆ ਕੇ

ਮੈਨੂੰ ਗੁਸਾ ਚੜ੍ਹ ਗਿਆ ਆਜਾ ਹੁ

ਕਿਥੇ ਵਜੀ ਪੈਰ ਤੇ ਵਜੀ ਸੀ ਮਾੜੀ ਜਹੀ

ਅਛਾ ਪੈਰ ਤੇ ਵਜੀ ਹੂ ਲੜੀ ਦਾ ਨਹੀਂ ਹੁੰਦਾ

ਕਦੇ ਕਦੇ ਹੀ ਲੜਣਾ ਚਾਹੀਦਾ ਬਹੁਤਾ ਪਿਆਰ ਵੀ ਨਹੀਂ ਰਾਸ ਆਉਂਦਾ

ਕਦੀ ਕਦੀ ਰਾਮ ਨਾਲ ਲੜ ਲਗੋ ਹੋਰ ਕਿਆ ਲੜ੍ਹੇ ਤੇ ਅਰਾਮ ਨਾਲ ਹੀ ਤੇ ਜਾਂਦਾ ਨਹੀਂ ਹੋਈ ਥੀ

ਨਹੀਂ ਹੋ ਜਾਣੀ ਸੀ ਜਾਂਦਾ

mummy ਨਹੀਂ ਸੀ ਉੱਥੇ ਹਉ mummy mummy ਬਾਅਦ ਚੋਂ ਆਈ ਸੀ ਕਿਆ ਹੋਇਆ ਕਿਆ ਹੋਇਆ

mummy ਉਹਨੂੰ ਕਹਿੰਦੀ ਤੈਨੂੰ ਕਿੰਨੀ ਵਾਰ ਕਿਹਾ ਹੈ ਪੰਗੇ ਨਾ ਲਿਆ ਕਰ ਉਹਦੇ ਨਾਲ ਨਾ ਛੇੜਿਆ ਕਰ ਏਹਨੂੰ

ਕਹਿੰਦੇ ਮੈਂ ਕੁਝ ਵੀ ਨਹੀਂ ਕਿਹਾ ਏਨੂੰ

ਆਜੋ ਉਹ ਆਏ ਮਗਰੋਂ ਕਿਧਰੋਂ ਦੀ

ਰੋਟੀ ਖਾ ਕੇ ਸੈਰ ਕਰਨ ਜਾਈਏ ਤਾਂ ਹੀ ਰੋਟੀ ਪਚਦੀ ਸਸ ਬਹੁ ਦੋਨੇ ਹਾਈਆਂ ਨੇ ਸਮਾਨ ਚਕ ਕੇ ਸਮਾਨ ਚੁਕਿਆ ਬਈ ਇਹਨਾਂ ਬਹੁ ਬਹੁ ਨੂੰ pent ਪਾਈ ਵੀ

ਸਸ ਮਗਰ-ਮਗਰ ਚਲੀ ਵੀ ਚੜ੍ਹਾਈ ਹੈ ਫੇਰ ਹੋਰ ਉਹ ਤੇ ਊਰੇ ਖੁਸ਼ ਵੀ ਏਹੇ ਉੱਥੇ ਬਚਾਰੀ ਨੂੰ ਜਾਂਨ ਨਹੀਂ ਦਿੰਦੇ ਕਿੱਥੇ ਨੂੰ

ਓਥੇ ਤੇ ਰੋਕ ਟੋਕ ਹੀ ਬਹੁਤ ਕਰਦੇ ਸੀ ਓਥੋਂ

ਹੋਰ ਹੁਣ ਤੇ ਵਧੀਆ ਜੂਣ ਸੁਧਰੀ ਦੀ ਇਹ ਤੇ ਕਹਿੰਦੀ ਹੋਣੀ ਏਦਾਂ ਦਾ ਸਵਰਗ ਤੇ ਮੈਨੂੰ ਕਦੇ ਨਾ ਮਿਲਿਆ ਏਹ ਵੀ ਹੈ

ਇਹ ਤੇ ਚਲ ਹੁਣ ਥੋੜੀ ਜਹੀ ਘਰਵਾਲੇ ਨੇ ਇਨ੍ਹਾਂ ਓਹੋ ਕਰਤਾ ਜੇ ਕਿੱਥੇ ਉਹ ਠੀਕ ਹੁੰਦਾ ਇਹਦੇ ਤੇ ਹੋਰ ਨਜ਼ਾਰੇ ਨੇ

ਕਹਿੰਦਾ ਉਹ ਮੈਂ ਕਿਧਰ ਜਾਣਾ

ਉਧਰ ਜਾਵੇ ਤਦ ਤੇ ਵਧੀਆ ਏਹੇ ਲੋਕਾਂ ਨੇ ਕਹਿਣਾ ਇਨ੍ਹਾਂ ਦੀ ਕੁੜੀ ਨੂੰ phone ਦਾ ਹੀ ਕੰਮ ਹੈ ਏਹ ਕਿਆ ਪਤਾ business ਚਲੇ ਦੇ ਲੋਕਾਂ ਨੇ ਸਵੇਰ ਨੂੰ ਕੋਈ ਹੋਰ ਹੀ ਗਲ ਬਣੀ ਪਈ ਹੋਣੀ

ਅੰਦਰ ਜਾ ਕੇ ਵੇਖ ਕੇ ਆਇਆ ਕਰ ਹੂ

ਦਸ minute ਵੀ ਔਖੇਹੀ ਹੋਏ ਓਏ ਦਸ minute ਮੈਂ ਕਿਹਾ ਔਖੇਹੀ ਹੋਇਆ ਕਰਦੇ ਹੋਰ ਆਜੋ ਔਖੇ ਔਖੇ ਜਹੇ ਔਖੇ

ਬਹੁਤ ਔਖੇ ਇਹਾਂ ਤੇ ਮੈਂ ਸਾਰਿਆਂ ਨੂੰ ਤੰਗ ਕਰ ਰਖਿਆ ਸਭ ਨੇ ਮੈਨੂੰ ਗਾਲਾਂ ਹੀ ਕਢਣੀਆਂ ਇਕ ਦਿਨ ਹੀ ਕਰਨੀ ਮੇਰੇ ਨਾਲ ਗਲ ਦੂਏ ਦਿਨ ਕਹਿਣਾ ਤੂੰ ਰਹਿਣ ਦੇ

ਉਹਨਾਂ ਨੇ ਕਹਿਣਾ ਏਹ ਕੁੜੀਓ ਬਸ ਕਰੋ ਓਹੋ ਆ ਗਏ ਨਿਕਲ ਆਏ ਉਹਨਾਂ ਨੇ ਕਰਨਾ ਬਸ ਕਰੋ ਉਹ ਦੇਖਿਆ ਕਰਦੀਆਂ ਦੇਖਿਆ ਕਰਦੀ ਅਗੇ ਪਿਛੇ ਚਲੀ ਵੀ ਆਂ

ਬਸ ਹੋ ਚਲੇ

ਮੈਂ ਕਿਹਾ ਹੋ ਗਏ ਬਸ ਨਾ

Hello

ਹਾਂਜੀ ਜੀ ਆਪਾਂ ਵੀ ਬਹੁਤ ਵਧੀਆ ਜੀ

ਵਧੀਆ ਜੀ ਵਧੀਆ ਸਬ ਬਹੁਤ ਵਧੀਆ ਨੇ ਜੀ ਤੁਸੀ ਸੁਣਾਓ ਤੁਸੀ ਦਸੋ ਜੀ

ਹੋਰ ਜੀ ਕਿ ਕਰ ਰਹੇ ਹੋ ਤੁਸੀ ਬਸ ਕੁਛ ਨੀ ਜੀ ਵੇਹਲ਼ੇ ਬੈਠੇ ਸੀ

ਰਾਜ ਅਮੇਰਿਕਾ ਬਾਰੇ ਜਾਣਕਾਰੀ ਦੇ ਦੋ ਜਰੂਰ ਜੀ ਸਯੁੰਕਤ ਰਾਜ ਅਮੇਰਿਕਾ ਅੰਗਰੇਜ਼ੀ United State of America ਅਤੇ ਆਮ ਬੋਲਚਾਲ ਵਿਚ ਅਮਰੀਕਾ UAE ਜਾ US ਕਿਹਾ ਜਾਂਦਾ ਹੈ ਉਤਰੀ ਅਮਰੀਕਾ ਦਾ ਇਕ ਦੇਸ਼ ਹੈ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ DC ਹੈ ਅਤੇ ਇਥੋਂ ਦੀ ਮੁੱਖ ਭਾਸ਼ਾ ਅੰਗਰੇਜ਼ੀ ਹੈ ਇਤਿਹਾਸ ਬਾਰੇ ਦੱਸਿਓ ਜੀ

fourteen ninety two ਵਿਚ ਅਮਰੀਕਾ ਲਭਿਆ ਸਪੇਨ ਫਰਾਂਸ ਅਤੇ ਇੰਗਲੈਂਡ ਦੇ ਵਾਸੀਆਂ ਨੇ ਇਥੇ ਬਸਤੀਆਂ ਸਥਾਪਿਤ ਕੀਤੀਆਂ ਹੋਲੀ ਹੋਲੀ ਇੰਗਲੈਂਡ ਦੇ ਬਸਤੀ ਵਾਦੀਆਂ ਨੇ ਸਪੇਨ ਅਤੇ ਫਰਾਂਸੀਸੀ ਬਸਤੀਆਂ ਤੋਂ ਓਹਨਾ ਦਾ ਇਲਾਕਾ ਲੈ ਲਿਆ ਅਤੇ ਅਮਰੀਕਾ ਇੰਗਲੈਂਡ ਦੀ ਬਸਤੀ ਬਣ ਗਈ ਅਮਰੀਕੀ ਲੋਕਾਂ ਨੇ ਇੰਗਲੈਂਡ ਤੋਂ ਆਜ਼ਾਦ ਹੋਣ ਲਈ ਸੰਘਰਸ਼ ਸ਼ੁਰੂ ਕਰ ਦਿੱਤਾ ਅਤੇ ਸਨ seventeen seventy six ਵਿੱਚ ਇੰਗਲੈਂਡ ਤੋਂ ਆਜ਼ਾਦ ਹੋ ਕੇ ਅਮਰੀਕਾ ਇੱਕ

ਮੁੱਖ ਤੋਰ ਤੇ ਤਿੰਨ ਤਰ੍ਹਾਂ ਦੇ ਲੋਕ ਯੂਰੋਪ ਤੋਂ ਅਮੈਰਿਕਾ ਆਕੇ ਵਸੇ ਪਹਿਲਾ ਵਰਗ ਉਹ ਸੀ ਜੋ ਯੂਰੋਪ ਵਿੱਚ ਬਹੁਤ ਗਰੀਬ ਅਤੇ ਭੁਖਮਰੀ ਦਾ ਸ਼ਿਕਾਰ ਸੀ ਲੱਖਾਂ ਲੋਕ ਅਜਿਹੇ ਮੌਤ ਤੋਂ ਬਚਨ ਲਈ ਅਮਰੀਕਾ ਆ ਵਸੇ ਹਾਂਜੀ ਜੀ ਹਾਂਜੀ ਜੀ ਮੰਡੀ ਵਿੱਚ ਮੁੱਢ ਵਿੱਚ ਅਮਰੀਕਾ ਦੀ ਵਸੋਂ ਦਾ ਵੱਡਾ ਹਿੱਸਾ ਉਹੀ ਲੋਕ ਸਨ ਜੋ ਯੂਰੋਪ ਵਿੱਚ ਕਈ ਸਮਾਜਿਕ ਆਰਥਿਕ ਜਾਂ ਰਾਜਨੀਤਕ ਸਥਾਨ ਹਾਸਲ ਨਹੀਂ ਕਰ ਸਕੇ ਅਤੇ ਉਹ ਯੂਰੋਪ ਸਮਾਜ ਦਾ ਸਭ ਤੋਂ ਹੇਠਲਾ ਨੀ ਨਿਮਰ ਅਤੇ ਨਿਮਨ ਵਰਗਾ ਹੀ ਕਹਿ ਕਹੇ ਜਾ ਸਕਦੇ ਹਨ ਹਾਂਜੀ ਜੀ ਦੂਜਾ ਵਰਗ ਜਰਾਇਮ ਪੇਸ਼ਾ ਅਤੇ ਤੇ ਉਹ ਵਰਗ ਸੀ ਜਿਸ ਨੂੰ ਯੂਰਪੀ ਸਮਾਜ ਸਹਿਣ ਨਹੀਂ ਸੀ ਕਰਦਾ ਅਤੇ ਉਨ੍ਹਾਂ ਨੂੰ ਉਥੋਂ ਕੱਢ ਕੇ ਜੱਬਰਦਸਤੀ ਅਮਰੀਕਾ ਵਸਾਯਾ ਗਿਆ ਭਾਵ ਆਸਟਰੇਲੀਆ ਇੱਕ ਐਲਾਨੀ ਹੋਈ ਦੰਡਕ ਬਸਤੀ ਸੀ ਪਰ ਯੂਰਪ ਅਮਲੀ ਤੌਰ ਤੇ ਅਮਰੀਕਾ ਨੂੰ ਵੀ ਇੱਕ ਪੀਨਲ ਕਾਲੋਨੀ ਵਾਂਗ ਹੀ ਸਮਝਦਾ ਸੀ ਜਿੱਥੇ ਉਹ ਆਪਣੀ ਜਰਾਇਮ ਪੇਸ਼ ਅਤੇ ਅਣਚਾਹੇ ਅਨਸਰਾਂ ਨੂੰ ਧੱਕਾ ਕਰਦਾ ਸੀ ਹਾਂਜੀ ਜੀ ਅੱਗੇ ਦੱਸੋ ਹਾਂਜੀ ਜੀ ਹਾਂਜੀ ਜੀ ਤੀਜਾ ਧੜ ਉਹ ਸੀ ਜੋ ਆਪਣੇ ਧਾਰਮਿਕ ਜਾਂ ਰਾਜਨੀਤਕ ਵਿਚਾਰਾਂ ਕਾਰਨ ਯੂਰਪ ਵਿੱਚ ਫਿੱਟ ਨਹੀਂ ਬੈਠਦੇ ਹੀ ਉਨ੍ਹਾਂ ਦੇ ਧਾਰਮਿਕ ਵਿਸ਼ਵਾਸਾਂ ਦਾ ਵਿਚਾਰ ਨੂੰ ਯੂਰੋਪ ਵਿੱਚ ਸਹਿਮ ਸਹਿਣ ਨਹੀਂ ਕੀਤਾ ਜਾਂਦਾ ਸੀ ਕੇਲੋ ਕੈਥੋਲਿਕ ਬਹੁਗਿਣਤੀ ਦੇਸ਼ਾਂ ਵਿਚ ਅਤੇ

ਬਹੁਤ ਗਿਣਤੀ ਵਾਲੇ ਮੁਲਕਾਂ ਵਿੱਚ ਕੈਥੋਲਿਕਾਂ ਨੂੰ ਸਹਿਣ ਨਹੀਂ ਕੀਤਾ ਜਾ ਸਕਦਾ ਸੀ ਅਤੇ ਇਹ ਲੋਕ ਵੀ ਯੂਰਪ ਛੱਡ ਕੇ ਅਮਰੀਕਾ ਆ ਵਸੇ ਕੁਦਰਤੀ ਸੋਮਾ ਅਮਰੀਕਾ ਦੀ ਅਹ ਮਹਾਨਤ ਦਾ ਮੁੱਖ ਕਾਰਨ ਅਤੇ ਇਥੇ ਕੁਦਰਤੀ ਸੋਮਿਆਂ ਦੀ ਬਹੁਤਾਤ ਹੋਣਾ ਸੀ ਦੂਜੇ ਪਾਸੇ ਯੂਰਪ ਦੇ ਦੇਸ਼ਾਂ ਕੋਲ ਅਮ ਸੀਮਿਤ ਕੁਦਰਤੀ ਅਹ ਵਸਲੀਲੇ ਵਸੀਲੇ ਸਨ ਅਤੇ ਉੱਥੇ ਦੀ ਵਸੋਂ ਜ਼ਿਆਦਾ ਸੀ ਯੂਰੋਪ ਦੀ ਤੁਲਨਾ ਵਿੱਚ ਅਮਰੀਕਾ ਅਮਰੀਕੀ ਲੋਕਾਂ ਨੂੰ ਬਹੁਤ ਜ਼ਿਆਦਾ ਕੁਦਰਤੀ ਵਿਸਾਲੇ ਉਪਲਬਧ ਸਨ ਅਜਿਹੀ ਹਾਲਤ ਵਿੱਚ ਕਿਸੇ ਤਰ੍ਹਾਂ ਦੇ ਲੋਕ ਦਾ ਵੀ ਸਫਲ ਹੋਣਾ ਲਗਪਗ ਲਕਸ਼ ਲਾਜਮੀ ਸੀ ਅਮਰੀਕੀ ਅਮਰੀਕਾ ਦਾ ਇਹ ਪ੍ਰਚਾਰ ਕਿ ਯੂਰੋਪ ਦੇ ਮੁਕਾਬਲੇ ਅਮਰੀਕੀ ਲੋਕ ਬਹੁਤ ਮਿਹਨਤੀ ਅਤੇ ਸਮਰਪਿਤ ਸਮਰਪਿਤ ਸਨ ਤੱਥਾਂ ਦੀ ਕਸਵੱਟੀ ਤੇ ਪੂਰਾ ਨਹੀ ਉਤਰਦਾ ਇਤਿਹਾਸ ਨੂੰ ਗਲਤ ਢੰਗ ਨਾਲ ਪੇਸ਼ ਕਰਕੇ ਅਮਰੀਕਾ ਹੰਕਾਰ ਹੰਕਾਰ ਦਾ ਮੁੱਢ ਹਨ ਜ਼ਿਆਦਾ ਹੈ ਚਾਹੀਦਾ ਤਾਂ ਇਹ ਸੀ ਕਿ ਆਪਣੇ ਨਿਯਮ ਅਤੇ ਨਿਮਰ ਦੇਖਦੇ ਹੋਏ ਅਮਰੀਕੀ ਨਿਮ੍ਰਤਾ ਦੀ ਰਾਹ ਚੁਣਦੇ ਅਤੇ ਅਮਰੀਕਾ ਦੀ ਧਰਤੀ ਅਤੇ ਕੁਦਰਤ ਦਾ ਸ਼ੁਕਰ ਕਰਦੇ ਜਿਸ ਨੂੰ ਯੋਰਪ ਰੁਹੇ ਹੂਏ ਨੀਠੱਗ ਜਾਇਮ ਪੇਸ਼ ਅਤੇ ਅਣਚਾਹੇ

ਅਮੀਰ ਕੁਦਰਤ ਰਸੀਲੀਆਂ ਤੋਂ ਇਲਾਵਾ ਘਟ ਗਿਣਤੀ ਦੀ ਲੁੱਟ ਨੇ ਵੀ ਅਮਰੀਕਾ ਨੂੰ ਮਹਾਨ ਬਣਾਉਣ ਵਿਚ ਵੱਡਾ ਹਿੱਸਾ ਪਾਇਆ ਹੈ ਸਬਤੋਂ ਪਹਿਲਾਂ ਅਮਰੀਕੀ ਗੋਰਿਆਂ ਨੇ ਆਦਿਵਾਸੀ ਦੀਆਂ ਜ਼ਮੀਨਾਂ ਖੋਹੀਆਂ ਇਕ ਜਮੀਨ ਇਹ ਜ਼ਮੀਨਾਂ ਧੋਖੇ ਤੇ ਨਾਬਰਾਬਰੀ ਵਾਲੀਆਂ ਸੰਧੀਆਂ